ਹਾਂਜੀ ਹਾਂਜੀ ਹੁਣ ਤਾ ਓਥੇ ਮਤਲਬ ਕ location ਵੀ ਬਿਲਕੁੱਲ ਈ change ਕਰਤੀ ਹੋਈ ਏ ਜਿੰਦਾ ਕ Vip ਵਾਸਤੇ ਅਲੱਗ ਤੋਂ ਬਣਾਉਣਾ ਬੈਠਣ ਤੇ ਬੱਚਿਆਂ ਦਾ ਅੱਲਗ ਤੇ ਬਹੁਤ ਹੀ ਜ਼ਿਆਦਾ ਖੁਲ੍ਹਾ ਤੇ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਬਹੁਤ ਈ ਕਿ ਤੁਸੀਂ ਅਰਾਮ ਨਾਲ comfortable ਬੈਠ ਸਕੋ VIP ਲਈ ਪਹਿਲੀ ਵਾਲੀ line proper ਐਵੇਂ ਐਵੇ ਵਦਧੀ ਜਾਂਦੀ ਏ crowd ਇੰਨਾ ਏ Jaliawala bagh ਚ ਵੀ ਜਿੱਦਾ ਕਿ ਨਾ ਪੂਰੀ location change ਕਰਤੀ entrance ਦੇ ਉਪਰ ਨਵੀਂ ਕਲਾਕ੍ਰਿਤੀਆਂ ਬਣਾਇਆ ਤੇ ਖੂਹ ਦੇ ਵੀ ਆਲੇ ਦੁਆਲੇ ਸ਼ੀਸ਼ੇ ਲਾਏ ਹੋਏ ਨੇ ਬਹੁਤ ਸਾਂਭ ਸੰਭਾਲ ਕੀਤੀ ਤੇ ਬਹੁਤ ਹੀ ਜਾਦਾ ਵਦੀਆ gallery ਵੀ ਬਣੀ ਹੋਈ ਏ three d gallery ਵੀ ਬਣੀ ਹੋਈ ਏ

ਗੋਲੀਆ ਦੇ ਨਿਸ਼ਾਨ ਵੀ ਦਿਖਾਈ ਜਾਂਦੇ ਆ ਜੀ ਕੁਆ ਬੰਨ੍ਹਿਆ ਹੋਇਆ ਸੀ ਓਦਰ ਬਹੁਤ ਵਧੀਆ ਹਾਂਜੀ ਜਿੱਦਾ ਕਿ ਹੁਣ golden temple ਵੀ ਜਾਣੇ ਓ ਮਤਲਭ ਕਿ ਬੜਾ ਸਕੂਨ ਮਿਲਦਾ ਮਤਲਬ ਓਥੇ ਭਾਈਚਾਰਾ ਬੜਾ ਹੈਗਾ ਹਾਂਜੀ ਜਿੱਦਾ ਓਹਨਾ ਨੇ ਪੂਰਾ ਸੋਨੇ ਦੀ ਇੱਟਾ ਨਾਲ ਢਕਿਆ ਹੋਇਆ ਬਹੁਤ ਸੋਹਣੀ ਕਲਾਕ੍ਰਿਤੀ ਵੀ ਕੀਤੀ ਹੋਈ ਏ ਜਿੱਦਾ flower ਕਹਿਲੋ ਬਾਰੀਕੀ ਨਾਲ ਬਣਾਈ ਹੋਈ ਏ ਬਹੁਤ ਹੀ ਜਾਦਾ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਏ ਮਤਲਬ ਇੰਨੀ ਸਫ਼ਾਈ ਹੈਗੀ ਏ ਨਾ ਏਧਰ ਓਧਰ ਬਾਹਰੋ ਵੀ ਕੋਈ ਆਂਦਾ ਹੈਗਾ ਏ ਨਾ ਇਕ ਦੂਜੇ ਨਾਲ ਗੱਲ ਕਰ ਰਹੇ ਹੁੰਦੇ ਨੇ ਦਿਨ ਚ ਦੋ ਦੋ ਕਰੋੜ ਲੋਕੀ ਆਂਦੇ ਨੇ ਤੇ ਇਕ ਵੀ ਮਿੱਟੀ ਦਾ ਦਾਣਾ ਨਹੀ ਦਿਖੇਗਾ ਤੁਹਾਨੂੰ ਓਥੇ ਇੰਨੀ ਸਫ਼ਾਈ ਏ ਹਾਂ ਬਹੁਤ ਹੀ ਮਤਲਬ ਸਾਫ ਸੁਥਰਾ ਤੇ ਸਰੋਵਰ ਦਾ ਪਾਣੀ ਵੀ ਓਹ ਵੀ ਗੰਦਾ ਨਹੀਂ ਹੁੰਦਾ ਬਹੁਤ ਹੀ ਸਾਫ ਸੁਥਰਾ ਹੁੰਦਾ ਅੰਦਰ ਵੀ ਸਫ਼ਾਈ ਦਾ ਪੂਰਾ ਧਿਆਨ ਰਖਿਆ ਜਾਂਦਾ ਬਾਰ ਬਾਰ ਮਤਲਬ dusting ਕਰੀ ਜਾਂਦੀ ਤੇ ਪੋਚਾ ਲਗਾਇਆ ਜੰਦਾ ਪੂਰੇ ਤਰੀਕੇ ਨਾਲ ਮਤਲਬ ਤੁਹਾਨੂੰ ਕੋਈ ਵੀ ਤੁਹਾਨੂੰ ਓਥੇ ਗੰਦਗੀ ਦਾ ਨਹੀ ਨਿਸ਼ਾਨ ਦਿਖਦਾ ਤੇ ਜਿੱਦਾ ਸਾਡਾ ਪਿੰਡ ਏ ਅੰਮ੍ਰਿਤਸਰ ਦੇ ਵਿੱਚ ਤੇ ਅਜਾਇਬ ਘਰ ਮਹਾਰਾਜਾ ਰਣਜੀਤ ਸਿੰਘ ਦਾ ਓਥੇ ਵੀ ਤੁਸੀ ਜਾ ਸਕਦੇ ਓ ਸਾਡਾ ਪਿੰਡ ਤਾਂ ਮਤਲਬ ਕਿ ਇਕ ਪੂਰੀ ਪਿੰਡ ਦੀ location ਏ ਜਿਸ ਹਿਸਾਬ ਨਾਲ ਪੁਰਾਣੇ ਜਮਾਨੇ ਦੇ ਜੌ ਵੀ ਕਹਿਲੋ ਕੁਝ ਚੀਜਾ ਸਾਂਭਿਆ ਹੋਇਆ ਜਿਵੇਂ ਚਰਖ਼ੇ ਵਗੈਰਾ ਤੇ ਜਿਵੇਂ ਪਿੰਡਾ ਦੀ ਔਰਤਾਂ ਕਮਿ ਕਰਦਿਆਂ ਸੀ ਓਹ ਇਕ ਤਰ੍ਹਾ ਤੋ ਦੇਖਣ ਨੂੰ ਮਿਲੇਗੀ ਐਵੇਂ ਤਾਂ ਤੁਹਾਨੂੰ ਓਦਰ ਹਵੇਲੀ ਹੈ ਜੰਡਿਆਲਾ ਓਹ ਵੀ ਮਤਲਬ ਕਿ ਇੰਨੀ ਸੋਹਣੀ ਬਣੀ ਹੋਈ ਏ ਨਾ ਓਦਰ ਦਾ ਰਾਤ ਦਾ ਵੀ view ਇੰਨਾ ਸੋਹਣਾ ਏ ਦਿਨ ਦਾ view ਵੀ ਇੰਨਾ ਸੋਹਣਾ ਤੇ ਮਤਲਬ ਬਚਿਆ ਦੀ games ਵੀ ਰਖਿਆ ਹੋਇਆ ਅਲਗ ਤੋ ਹੋਰ ਅੰਦਰ ਵੇਖਣ ਨੂੰ ਮਿਲਦਾ ਉੱਸ time ਪੁਰਾਣੇ ਟਾਈਮ ਚ ਕਿ ਕੁਝ ਹੁੰਦਾ ਸੀਗਾ ਹਾਂਜੀ ਹਾਂਜੀ ਬਿਲਕੁਲ ਓਹੀ ਏ ਜਿੱਦਾ ਓਥੇ ਮਤਲਬ ਹੁਣ ਦਾ time ਏ ਮੰਜੇ ਕਹਿਲੋ ਤੇ ਪਖਿਆ ਚਰਖ਼ੇ ਮਦਾਣੀ ਤੇ ਬਹੁਤ ਵਧੀਆ ਬਾਕੀ ਦੇਸੀ ਖਾਣਾ ਤੁਹਾਨੂੰ ਖਾਣੀ ਨੂੰ ਮਿਲੇਗਾ ਉਥੇ ਸਾਗ ਮੱਕੀ ਦੀ ਰੋਟੀ ਹੈਨਾ

Pre wedding shoot ਓਹ ਵੀ ਏਡਰ ਪੰਜਾਬ ਆਕੇ ਹੀ ਕਰਾਉਂਦੇ ਨੇ ਮਤਲਬ ਓਹ ਪੁਰਾਣੇ culture ਨੂੰ ਜਾਦਾ ਕਰਾਉਂਦੇ ਨੇ ਹਾਂਜੀ ਅੱਜ ਦੇ time ਤੇ trend ਹੋਗਆ ਏ ਜਿੱਦਾ pre wedding ਹੁੰਦੀ ਏ ਤੇ ਇਹ ਇਕ ਬਹੁਤ ਵਧੀਆ ਚੀਜ ਏ ਤੇ ਕਈ ਲੋਕ ਇਸਨੂੰ ਗਲਤ ਵੀ ਮੰਨਦੇ ਨੇ ਏਡਾ shooting ਨਹੀਂ ਠੀਕ ਇਹ ਬਹੁਤ ਵਧੀਆ ਚੀਜ ਏ ਜੌ ਕਿ ਪੂਰੇ ਕਹਿਲੋ ਪੰਜਾਬ ਨੂੰ represent ਕਰਦਾ ਕਿਉਕਿ ਹਰ ਇਕ ਜਗ੍ਹਾ ਤੋ ਪੰਜਾਬ ਤੋਂ ਬਾਹਰ ਵੀ ਲੋਕ ਨੇ ਏਡਾ ਦੀ prewedding ਕਰਾਂਦੇ ਨੇ ਖੇਤਾਂ ਦੀ ਸਰੋ ਦੇ ਖੇਤਾਂ ਦੀ ਬਣਾਇਆ ਚਾਹੇ ਓਹ ਮੈਦਾਨੀ ਚਲਣੀ ਹੋਵੇ ਤੇ ਬਹੁਤ ਪਸੰਦ ਕਰਦੇ ਐ ਹਾਂਜੀ ਜਿਵੇਂ ਥੋੜੇ ਤ ਪਹਿਲਾ ਤੁਹਾਨੂੰ ਗਾਣਿਆਂ ਚ ਵੀ ਦੇਖਣ ਨੂੰ ਮਿਲਦੇ ਸੀ ਅੱਜਕਲ੍ਹ ਓਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲਦੀ ਹੀ ਨਹੀ ਕਿਥੇ ਬਿਲਕੁਲ ਬਿਲਕੁਲ ਤੇ ਓਹੀ ਐ ਤੇ ਬਾਕੀ ਅਪਾ ਅੰਮ੍ਰਿਤਸਰ ਦੇ ਖਾਨ ਪੀਣ ਦੀ ਗੱਲ ਕਰੀਏ ਤਾਂ ਏਦਰ ਮਤਲਬ ਬਹੁਤ ਜਗ੍ਹਾ ਏ ਜਿੱਥੇ ਤੁਹਾਨੂੰ special ਖਾਣਾ ਮਿਲਦਾ ਜੌ ਬਹੁਤ ਮਸ਼ਹੂਰ ਏ ਖਾਣੇ ਦੀ ਚਾਹੇ ਓਹ ਕੁਲਚੇ ਦੀ ਗੱਲ ਹੋਵੇ ਚਾਹੇ ਪਨੀਰ ਵਾਲੀ ਭੁਰਜੀ ਦੀ ਗੱਲ ਹੋਵੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਦੋ ਤੀਨ ਮਤਲਬ place ਐਡਾ ਨੇ ਜਿਥੇ ਬਹੁਤ famous ਖ਼ਾਨਾ ਖਾਨ ਨੂੰ ਮਿਲਦਾ ਅੱਜਕਲ੍ਹ ਤਾਂ phone ਵਿਚ ਹੀ ਪਤਾ ਲੱਗ ਜੰਦਾ ਏ ਅਪਾ search ਕਰਦੇ ਏ ਕਿ ਇਧਰ ਇਹ ਚੀਜ ਹੈਗੀ ਏ ਇਧਰ ਇਹ ਚੀਜ ਹੈਗਾ ਏ ਮਤਲਬ ਇੰਨੇ tasty tasty ਹੁਣ ਤੁਸੀਂ ਇਹ ਦੇਖਲੋ ਇਧਰ ਪਾਪੜ ਵੜਿਆ ਬਹੁਤ ਵਧੀਆ ਮਿਲਦੀਆਂ ਨੇ main famous ਹੀ ਇਹੀ ਏ ਬਿਲਕੁਲ ਮਸਾਲੇ ਵੀ ਏਥੇ ਅੰਮ੍ਰਿਤਸਰ ਦੇ ਵਿੱਚ ਮਸਾਲੇ ਸੁੱਖੇ ਮਸਾਲੇ ਵੀ ਹੱਥ ਨਾਲ ਬਣਾਏ ਹੋਏ ਓਹ ਵੀ ਤੁਹਾਨੂੰ ਮਿਲ ਜਾਂਦੇ ਐ ਓਹ ਬੀ ਮਤਲਬ ਬਹੁਤ ਜਾਦਾ ਦੂਸਰੇ ਕਹਿਲੋ packet ਮਸਾਲੇ ਨਾਲੋ ਖੁੱਲ੍ਹੇ ਮਸਾਲੇ ਬਹੁਤ ਵਧੀਆ ਜੌ ਕਿ ਘਰ ਤੋਂ ਕਿੱਤੇ ਬਣਾਏ ਜਾਂਦੇ ਤੇ ਓਹ ਵੀ ਤੁਹਾਨੂੰ ਮਿਲਣਗੇ ਏਥੋਂ ਲੈਣ ਵਾਸਤੇ ਤੇ ਬਾਕੀ raliway station ਦੀ look airport ਦੀ look ਜਿੱਦਾ ਕਿ ਗੁਰੂ ਰਾਮਦਾਸ ਜੀ ਦੇ ਗੁਰੂਦਵਾਰਾ ਸਾਹਿਬ ਦਾ building ਦੀ ਤਰ੍ਹਾ ਬਣਾਈ ਹੋਈ ਏ ਤੇ ਓਥੇ ਲੋਕ ਬੜਾ ਦੇਖ ਕੇ ਪ੍ਰਭਾਵਿਤ ਹੁੰਦੇ ਏ ਜਿਸ ਤਰਹ ਉਤਰਦੇ station ਤੇ ਇਕ ਨਵੀਂ ਮਤਲਬ ਓਹਨਾ ਨੂ ਚੀਜ ਦੇਖਣ ਨੂੰ ਮਿਲਦੀ ਏ ਏਡਾ ਲਗਦਾ ਜਿੱਦਾ ਇਕ ਇਤਿਹਾਸਿਕ ਜਗ੍ਹਾ ਤੇ ਆਏ ਹੁੰਦੇ

ਓਹ ਪੂਰਾ ਹੀ ਕਹਿਲੋ ਦਰਵਾਜੇ ਜੌ ਕਿ ਬਹੁਤ ਹੀ ਪੁਰਾਣੇ ਦਰਵਾਜੇ ਸੀ ਇਤਿਹਾਸਿਕ ਦਰਵਾਜੇ ਹੁਣ ਵੀ ਮਜੂਦ ਨੇ ਤੇ ਉਪਰ ਤੌਰ ਤੇ ਓਹਨਾ ਦੀ ਸਾਫ਼ ਸਫਾਈ ਕੀਤੀ ਜਣਦੀ ਏ ਤੇ ਇਹ ਇੱਕੋ line ਚ ਨੇ ਜੌ ਕਿ ਦੇਖਣ ਨੂੰ ਤੁਹਾਨੂੰ ਮਿਲਣਗੇ ਇਹ ਮਤਲਬ ਕਿੱਥੇ ਹੋਰ ਨਹੀਂ ਏ ਸਿਰਫ ਅੰਮ੍ਰਿਤਸਰ ਵਿਚ ਨੇ ਜੌ ਇਸ ਤਰੀਕੇ ਦੇ gate ਕਹਿ ਸਕਦੇ ਆ

ਇਧਰ ਸਭ ਕੁਝ ਆਪਣੇ budget ਚ ਮਿਲਜੇਗਾ ਅਪਾ ਘੁੰਮ ਸਕਦੇ ਆ ਆਪਣੇ budget ਚ ਹੈਨਾ ਹਾਂਜੀ ਹਾਂਜੀ ਸਸਤਾ ਸਮਾਨ ਕੇਹ ਸਕਦੇ ਓ ਤੁਹਾਨੂੰ ਬਹੁਤ ਵਧੀਆ ਅਗਰ ਤੁਸੀ ਘਟ ਤੇ ਖਰੀਦਣਾ ਤਾਂ ਬਹੁਤ ਵਧੀਆ ਪੰਜਾਬੀ ਸੱਭਿਆਚਾਰ ਨਾਲ related ਚਾਹੇ ਫੁਲਕਾਰੀਆਂ ਦੀ ਗਲ ਹੋਵੇ ਚਾਹੇ ਜਿੱਤਿਆ ਦੀ ਗੱਲ ਹੋਵੇ ਚਲੋ ਫੇਰ ਆਯੋ ਤੁਸੀ ਹਾਂਜੀ ਹਾਂਜੀ ਅਪਾ ਚਲਦੇ ਘੁੰਮਦੇ ਠੀਕ ਏ ਜੀ

ਹਾਂ ਵਧੀਆ ਗੀਤਾ ਤੂੰ ਦੱਸ ਕਿੱਦਾਂ।

ਅੱਛਾ ਅੱਛਾ ਹੋਰ ਅਮਨ ਠੀਕ ਹੈ ਯਾਰ ਮੈਂ ਸੋਚਿਆ ਗੀਤਾ ਦਾ phone ਆਇਆ ਹੈ। ਉਹਨੂੰ ਵੀ ਮੈਂ ਤੇਰਾ number ਗ਼ਲਤ ਪਾਗਲ ਮੈਂ number ਹੀ ਗ਼ਲਤ number ਤੇ save ਕੀਤਾ, ਤੇਰਾ ਨਾਮ ਪਤਾ ਗੀਤਾ ਲਿਖਿਆ ਗਿਆ ਉਹ ਨਹੀਂ ਯਾਰ ਤੇਰਾ number ਨਾ ਮੈਂ ਗੀਤਾ ਦੇ ਨਾਮ ਤੇ save ਕਰ ਦਿੱਤਾ ਗ਼ਲਤੀ ਨਾਲ ਉਹਦਾ one two number ਸੀ ਦੋਸਤਾਂ ਕਰਕੇ ਉਹ ਏਦਾਂ ਦਾ ਕੁੱਝ ਵੀ ਨੀ ਹੈ ਯਾਰ।

ਕਿਆ ਯਾਰ number ਫਿਰ ਵੀ ਤਾਂ ਕਰਕੇ ਤੂੰ ਪਾਗਲ ਹੋ ਗਈ ਹੈ, ਏਦਾਂ ਦਾ ਕੁੱਝ ਵੀ ਨੀ ਹੈ ਯਾਰ, ਹੋਰ ਦੱਸ ਘਰਦਿਆਂ ਦੀ ਸੁਣਾ ਯਾਰ, ਤੂੰ ਮੰਮੀ ਦੀ ਸੁਣਾ, ਇੱਕ ਦਮ okay first class ਹਮ ਹੋਰ ਕੀ ਕਰੀ ਜਾਂਦੇ ਭਰਾ ਵੀ ਸਾਰੇ ਵਧੀਆ ਹੈ ਹਮ

ਕੁਛ ਨੀ ਯਾਰ ਕੀ ਕਰਨਾ college ਚਲੇ ਜਾ college ਤੋਂ ਘਰ ਆਈਦਾ, ਲੇਟਣੇ ਮਾਰੀਦੇ, ਸੋਈਦਾ, ਖਾਈਦਾ, ਪੀਈਦਾ।

ਯਾਰ ਮੈਂ ਤੇਰੀ story ਸਟੂਰੀਆਂ ਵੇਖਦੀ ਤੇ ਹੈ ਇੱਥੋਂ ਪਤਾ ਲੱਗਦਾ ਬੰਦਾ

ਹੋਰ ਫਿਰ ਹਮ ਯਾਰ ਤੈਨੂੰ ਪਤਾ ਹੀ ਹੈ ਇਹ ਕੀ ਕਹਿੰਦੇ ਆ ਇਹਨੂੰ ਕੁਛ ਨਾ ਮਿਲੇ ਕਰਨ ਨੂੰ ਤੇ ਫਿਰ ਮੇਰੇ ਕੋਲ ਅੱਜ ਕੱਲ੍ਹ ਕਿੰਨੇ ਸਾਰੇ ਤੇ app ਆਏਦੇ ਹੈ games ਦੇ app ਤੇ ਮੈਂ ਉਹ ਮਜ਼ੇ ਨਾਲ ਤੈਨੂੰ ਪਤਾ ਉਹ ਤੇ ਮੈਂ ਸਾਰਾ ਦਿਨ ਮੈਂ games download ਕਰਦੀ ਹਾਂ ਫਿਰ ਇੱਕ ਉਹ ਯਾਰ ਜਿਹੜੀ app ਨੀ ਹੁੰਦੀ ਜਿਹੜੀ ਬਾਰਬੀ doll ready ਕਰਨੀ ਤਿਆਰ ਕਰਨਾ kit ਨਾਲ ਇਉਂ lipstick ਬਿੰਦੀ ਲਾਉਣੀ ਜੇ ਵੋਹ ਸਾਰਾ ਦਿਨ ਵਿਹਲੀ ਇਹੋ ਜਿਹੀ ਨਾ ਯਾਰ ਜ਼ਰੂਰੀ ਨਹੀਂ ਹੈ ਮੈਂ phone ਤੇ ਇਹ ਸਭ ਕਰਦੀ ਹਾਂ ਤੈਨੂੰ ਪਤਾ phone ਤੇ ਇੰਨੇ app ਹੈ ਹਰ ਤਰ੍ਹਾਂ ਦਾ ਅੱਜ ਕੱਲ੍ਹ ਤੈਨੂੰ ਪਤਾ ਹੈ app ਕਿੰਨੇ ਕਿੰਨੇ ਤਰ੍ਹਾਂ ਦੇ ਹੈ ਠੀਕ ਹੈ ਇੰਸਟਾਗ੍ਰਾਮ ਚਲਾਉਂਦੀ ਹੈ, ਠੀਕ ਹੈ, ਇੰਸਟਾਗ੍ਰਾਮ ਦੇਖ ਲੈ ਤੂੰ ਹਰ ਤਰ੍ਹਾਂ ਦੀ video ਦੇਖੋ ਬੰਦਾ ਮੈਂ Bore ਹੁੰਦੀ ਹਾਂ ਤੇ ਮੈਂ video ਦੇਖ ਦੇਖ ਕੇ ਦੇਖ ਦੇਖ ਕੇ ਤੈਨੂੰ ਪਤਾ reel ਵਗ਼ੈਰਾ ਬਣਾਉਣ ਦਾ ਮੈਨੂੰ ਵੈਸੇ ਬੜਾ ਸੌਂਕ ਹੈ ਪਹਿਲੇ ਤਾਂ ਪਤਾ ਨੀ ਸੀ ਹੁੰਦਾ, ਪਹਿਲੇ ਮੈਨੂੰ ਇੰਸਟਾਗ੍ਰਾਮ ਤੇ ਯਾਰ reel ਨੀ ਬਣਾਉਂਦੀ ਤੇ ਹੁਣ ਸ਼ੁਕਰ ਹੈ ਬਣਾਉਣਾ ਆ ਗਈ ਹੈ ਸੁੱਖ ਨਾਲ ਦੋ ਚਾਰ ਦਿਨ ਹੋ ਗਏ ਮੈਨੂੰ ਇੰਸਟਾ ਦੀ ID ਬਣਾਏ।

ਰੋ~ ਨਾ ਯਾਰ ਰਾਤ ਦੀ ਰੋਟੀ ਦੀ ਵਾਰੀ ਮੇਰੀ ਹੁੰਦੀ ਆ ਤੈਨੂੰ ਪਤਾ ਕਿੰਨੀ ਗਰਮੀ ਹੁੰਦੀ ਆ, ਮੰਮੀ ਵੀ ਦੋ time ਸਵੇਰੇ ਬਣਾਉਂਦੀ ਆ, ਫਿਰ ਤੀਜੀ time ਮੈਨੂੰ ਬਣਾਉਂਦੀ ਹੈ, ਮੈਂ ਕਿਹਾ ਚੱਲ ਕੋਈ ਨੀ ਮੰਮੀ ਹਾਂ

ਹਮ ਯਾਰ ਜ਼ਰੂਰੀ ਥੋੜ੍ਹੀ ਨਾ ਹੈ phone ਤੇ video ਦੇਖਣ ਵਾਲੇ ਬਥੇਰੇ ਹੈ ਯਾਰ ਤੈਨੂੰ ਪਤਾ ਮੈਂ ਬਾਈਬਲ ਵਗ਼ੈਰਾ ਵੀ ਪੜ੍ਹਦੀ ਹਾਂ ਮੈਂ phone ਤੇ ਹੀ ਪੜ੍ਹਦੀ ਹਾਂ app ਰੱਖਿਆ offline ਉਹ ਬਾਈਬਲ ਹੈ ਰੋਜ਼ ਦਾ ਇੱਕ page ਪੜ੍ਹਣਾ ਹੁੰਦਾ ਹੈ ਜਿੱਥੇ ਮਤਲਬ ਕਿ

ਸਹੀ ਗੱਲ ਹੈ ਯਾਰ ਮੈਂ ਤੇ ਤੈਨੂੰ ਪਤਾ ਮੈਨੂੰ ਬ~ mobile ਚਾਹੀਦਾ ਮੈਨੂੰ ਯੂ ਟਿਊਬ ਚਾਹੀਦੀ ਹੈ ਤੈਨੂੰ ਪਤਾ app ਮੈਂ ਪਤਾ ਕੀ ਕਰਦੀ ਹਾਂ ਜਦੋਂ ਮੈਂ ਕਦੇ ਜਿੱਦਾਂ ਇੰਸਟਾਗ੍ਰਾਮ ਵਾਟਸੈਪ ਇਹ ਨੀ ਮੈਂ ਡਾਉਂਦੀ ਜਿੱਦਾਂ ਨਵੀਆਂ ਨਵੀਂਆਂ ਕੋਈ games ਆਉਂਦੀਆਂ, ਨਵੇਂ ਨਵੇਂ app ਆਉਂਦੇ fancy ਜਿਹੇ app ਆਉਂਦੇ ਆ,

ਹਾਂ ਉਹ ਤੇ ਹੈ ਹਮ

ਸਹੀ ਗੱਲ ਹੈ ਪਹਿਲੇ ਕਿੱਥੇ ਅੱਜ ਕੱਲ੍ਹ ਤੇ ਆਪਦਾ ਗੂਗਲ ਪੇਅ ਫ਼ੌਨ ਪੇਅ ਹਮ ਸਭ ਕੁ~

ਹਮ ਹਾਂ ਯਾਰ ਪਰ ਇੱਕ ਗੱਲ ਸਾਡੇ ਵੀ ਕਈ ਵਾਰ ਬੱਚੇ ਨੇ ਪਰ ਮੇਰੀ ਭੂਆ ਦੀ ਲੜਕੀ ਯਾਰ ਬੜੀ ਸਹੀ ਆ ਉਹਨੇੇ ਉਹ ਜਿਹੜੇ app ਵਗ਼ੈਰਾ ਉਹਨੇ ਆਪਣੇ phone 'ਚ ਰੱਖੇ ਆ ਨਾ ਜਾਂ ਤੇ ਉਹ free time games ਵਗ਼ੈਰਾ ਬਾਰਬੀ doll ਦਾ ਸ਼ੌਂਕ ਆ, ਉਹਨੇ ਉਹਦੇ apps ਰੱਖੇ ਦੇ ਆ, ਜਾਂ ਤੇ ਯਾਰ ਉਹ grammar portion ਆ ਨਾ ਉਹਦੇ apps ਯਾਰ grammar portion ਫਿਰ ਉਹਦੇ quiz ਵੀ quiz ਵੀ ਖੇਲਦੀ ਆ ਉੱਥੇ ਕੀ ਆ ਨਾ ਉਹਦੇ ਨਾਲ ਨਾ grammar ਤੈਨੂੰ ਪਤਾ cover ਹੋ ਜਾਂਦੀ ਆ ਮੈਂ ਉਹਦੇ phone 'ਚ download ਕਰਕੇ install ਕੀਤੀ ਸੀ ਉਹਦੇ play store ਤੋਂ ਨਾ ਉਹਨੂੰ ਪਹਿਲਾਂ play store ਦੀ ID ਊਈਡੀ ਬਣਾਉਣ ਦਾ ਨੀ ਸੀ ਪਤਾ ਫਿਰ play store ਦੀ ID ਬਣਾਈ ਫਿਰ ਮੈਂ ਕਿਹਾ ਇਸ ਇਸ ਤਰ੍ਹਾਂ app ਵਗ਼ੈਰਾ download ਹੁੰਦੇ ਆ ਤੇ app ਮੈਂ ਕਿਹਾ study ਵਾਲੇ ਰੱਖੀਂ ਮੈਂ ਕਿਹਾ ਓਦਾਂ ਜੋ ਮਰਜ਼ੀ ਕਰ phone 'ਚ ਚਲਾ function ਪਰ ਮੈਂ ਕਿਹਾ study ਵੀ ਜ਼ਰੂਰੀ ਹੈ, ਤੈਨੂੰ ਪਤਾ ਅੱਜ ਕੱਲ੍ਹ, Phone ਤੇ ਇੰਨੀ study ਹੋ ਜਾਂਦੀ ਆ ਠੀਕ ਹੈ ਨਾ ਜਦ solution ਹੈ ਤੇ problem ਕੀ ਮੈਂ solution ਤੇ ਤੈਨੂੰ ਪਤਾ ਉਹਨੂੰ ਦੱਸ ਰਹੀ app ਵਗ਼ੈਰਾ,

ਸਹੀ ਗੱਲ ਹੈ, ਇੱਕ ਗੱਲ ਹੈ ਵੈਸੇ ਟਰੂਅ ਕਾਲਰ ਦਾ ਵੀ ਬੜਾ ਫ਼ਾਇਦਾ ਹੈ,

ਹਮ ਵਧੀਆ ਯਾਰ ਹੋਣੇ ਵੀ ਚਾਹੀਦੇ ਹੈ,

ਹੋਰ ਪਰ alarm ਦਾ ਵੀ ਬਹੁਤ ਫ਼ਾਇਦਾ ਮੈਂ ਤੇ alarm ਤੇ ਉੱਠਦੀ ਹਾਂ ਕਿਉਂਕਿ ਜਿੱਦਾਂ ਦੇ ਮੇਰੇ ਹਾਲਾਤ ਹੈ ਮੈਂ ਤੇ ਮੈਨੂੰ ਯਾਰ ਰਾਤੀ ਨੀਂਦ ਘੱਟ ਦਿਨੇ ਜ਼ਿਆਦਾ ਪੈਂਦੀ ਹੈ ਪਰ ਇਹ ਇੱਕ alarm ਨਾਲ ਮੈਂ ਪੂਰੇ ਛੇ ਵਜੇ ਉੱਠ ਜਾਂਦੀ ਹਾਂ।

ਹਮ ਅੱਛਾ ਸਿੱਖ ਲਿਆ ਮੈਨੂੰ ਨੀ ਪਤਾ ਸੀ ਤੂੰ ਏਦਾਂ ਵੀ ਕੁਛ ਕੀਤਾ ਦੇਖਦੀ ਹਾਂ ਯਾਰ ਮੈਨੂੰ

ਆਹੋ ਯਾਰ ਮੈਂ ਉਹੀ ਜ਼ਿਆਦਾ channel ਉਹ ਕੀਤੇ ਹੋਏ ਆ subscribe ਕੀਤੇ ਆ,

ਹਾਂ

ਮੈਂ ਨਾ ਐਮਾਜੋਨ ਕੁਛ ਮੰਗਵਾਇਆ ਹਮ

ਹਮ ਉਹ ਤੇ ਹੈ ਯਾਰ ਪਰ ਮੈਨੂੰ ਨਾ ਯਾਰ ਮੀਸ਼ੋ ਬੜਾ ਵਧੀਆ ਲੱਗਦਾ ਉਹ ਤੇ ਹਰ ਚੀਜ਼ ਹੈ ਨਾ ਮੈਨੂੰ ਨਾਲੇ ਉਹਦਾ price ਵੀ ਠੀਕ ਰਹਿੰਦਾ ਹੈ expensive ਨਹੀਂ ਆ ਹਾਂ ਉਹ ਤੇ ਹੈ ਹਮ ਸਭ ਤੋਂ ਜ਼ਿਆਦਾ ਇਹ ਹੈ ਕਿ ਯਾਰ ਸਾਰਿਆਂ ਦਾ benefit ਹੈ ਨਾ ਕੋਈ ਨਾ ਕੋਈ ਚੀਜ਼ ਤੋਂ ਕਿਸੇ ਦਾ ਤੇ ਕਿਸੇ ਦਾ benefit ਹੈ ਹੀ ਹੈ ਤੇ ਸਾਨੂੰ ਇਹ utilize ਕਰਨਾ ਆਉਣਾ ਚਾਹੀਦਾ ਸਹੀ ਤਰੀਕੇ ਨਾਲ,

ਤੈਨੂੰ ਪਤਾ ਹੈ ਮੇਰਾ ਸਾਰਾ ਯਾਰ ਉਹ 'ਚ ਕੰਮ ਕਾਜ ਹੈ ਸਭ ਕੁਛ PDF ਭੇਜਣੀ ਹੁੰਦੀ ਹੈ PDF ਆਉਣੀ ਹੁੰਦੀ ਹੈ ਸਾਰਾ ਵਾਟਸੈਪ ਦਾ ਕੰਮ ਹੈ ਜਿਹੜਾ ਉਹ ਸਾਰਾ ਇਹਦੇ 'ਚ ਠੀਕ ਹੈ। ਹਾਂ ਹਾਂ ਦੂਜਾ ਵੀ ਰੱਖਿਆ ਹੈ ਹਮ ਪਰ ਇੱਕ ਗੱਲ ਹੈ ਵੈਸੇ ਕਿ ਯਾਰ ਪਹਿਲੇ ਕਿੱਦਾਂ ਇਹ ਨਾ ਅੰਦਰ ਹੈ ਤੇ ਹੁਣ phone ਕਰਕੇ ਠੀਕ ਹੈ ਵਾਟਸੈਪ ਆ ਗਏ video call ਦੇ ਵਿੱਚ ਹਨ features ਆ ਗਏ ਤੇ ਠੀਕ ਹੈ ਯਾਰ ਤੈਨੂੰ ਪਤਾ ਜਿਹੜੇ ਜਿਹੜੇ family person ਕੋਈ ਦੂਰ ਗਿਆ ਹੁੰਦਾ out of country ਗਿਆ ਹੁੰਦਾ ਵਧੀਆ ਯਾਰ video call ਤੋਂ ਪਤਾ ਤਾਂ ਲੱਗ ਜਾਂਦਾ ਨਾ ਬੰਦੇ ਦਾ ਹਾਲ ਵੀ ਜਦੋਂ ਨਹੀਂ ਹੁੰਦੇ ਸੀ ਉਦੋਂ ਕਿੱਦਾਂ ਦਾ ਹੁੰਦਾ ਸੀ ਹਨਾ

ਸਹੀ ਗੱਲ ਹੈ ਯਾਰ ਹੁਣ ਮਨ ਅੱਕ ਗਿਆ ਮੇਰਾ ਤੇ,

ਹਮ ਸਹੀ ਗੱਲ ਹੈ ਯਾਰ ਪਰ ਜਦੋਂ ਨਾ ਪਤਾ ਲੱਗ ਜਾਵੇ ਫੇਸਬੁੱਕ ਤੇ ਹੀ ਕਿ ਕਈ ਯਾਰ ਜਿੱਦਾਂ college ਦੇ ਦੋਸਤ ਹੁੰਦੇ ਜਾਂ school ਦੇ ਜਿਹੜੇ ਲੱਭਦੇ ਹੀ ਨੀ ਫੇਸਬੁਕਸ ਵਗ਼ੈਰਾ ਇੰਸਟਾ ਤੇ ਮਿਲ ਜਾਂਦੇ ਆ ਨਾ

ਮੈਂ ਹਮ

ਮੈਂ ਵੀ ਬਾਈਬਲ ਰੱਖੀ ਦੀ ਆ ਇੰਸਟਾ ਤੇ ਮੈਂ ਚਲਾਉਂਦੀ ਚਲਾਉਂਦੀ ਹਾਂ ਵਾਟਸੈਪ ਚਲਾਉਂਦੀ ਹਾਂ ਸਨੈਪਚੈਟ ਫਿਰ photo ਵਾਸਤੇ ਮੈਂ ਸਨੈਪਚੈਟ ਤੇ ਪਹਿਲੇ ਯੂ ਟਿਊਬ ਪਲੱਸ ਚਲਾਉਂਦੇ ਰਹੇ ਸੀ

ਹਾਂ ਹਾਂ ਹਾਂ

ਹਮ ਕੀ ਫੇਸਬੁੱਕ ਅੱਛਾ ਸਨੈਪਚੈਟ ਮੈਂ ਸੋਚਿਆ ਕਿ ਫੇਸਬੁੱਕ ਤੇ sorry feature ਆਏ ਆ ਏਦਾਂ ਦੇ ਹਾਂ ਹਮ ਨਹੀਂ ਮੈਂ ਸਨੈਪ~

ਕੋਈ ਨੀ try ਕਰਾਂਗੇ try ਪਤਾ ਹੋਣਾ ਚਾਹੀਦਾ ਨਾ app 'ਚ ਹੁੰਦਾ ਕੀ ਹੈ ਹਾਂ ਹਾਂ lock ਵਾਲੇ ਜਿਹੜੇ ਹਮ ਹਮ ਸਹੀ ਗੱਲ ਹੈ ਯਾਰ ਆਪਣੀ personal ਚੀਜ਼ਾਂ ਕੋਈ ਵੀ ਰੱਖ ਸਕਦਾ ਬੰਦਾ ਆਪਣੇ phone 'ਚ ਤੇ ਕਿਸੇ ਨੂੰ ਆਦਤ ਹੁੰਦੀ ਹੈ phone ਕੋਈ ਕਿਸੇ ਦੇ check ਕਰਨ ਦੀ ਹੈਂ ਹਮ ਹੋਰ ਫਿਰ ਕੀ ਕਰਦੀ ਪਈ

ਹਮ ਹੋਰ ਯਾਰ ਬਾਹਰ ਵੀ ਕਿੱਥੇ ਜਾਏ ਬੰਦਾ। ਅੱਛਾ ਕਿਹੜੀ ਆਹੋ

ਤੇ ਯਾਰ ਹੁਣ ਤੇ ਵੈਸੇ ਵੀ movie thea~ ਕੀ ਕਹਿੰਦੇ ਹਰ ਤਰ੍ਹਾਂ ਦੀਆਂ movies ਮਾਵੀਆਂ ਹੈ ਹਨਾ ਕੋਈ ਵੀ movie ਕਿਸੇ ਵੀ time ਯਾਰ ਉਹ ਕਰ ਲਓ ਪਹਿਲੇ ਹੁੰਦਾ ਸੀ ਨਾ ਮੈਂ ਕਿਤੇ ਗਈ ਸੌਂਕਣ ਸੌਂਕਣ ਦੇਖਣ ਪਹਿਲੇ ਹੁੰਦਾ ਸੀ movies Show ਹੀ ਹੁੰਦੀਆਂ ਯੂ ਟਿਊਬ ਤੇ ਇੱਥੇ ਤੇ movies ਨੀ show ਹੁੰਦੀਆਂ ਸੀ ਹੁਣ ਯੂ ਟਿਊਬ ਦੀ update ਕਰੋ ਹਨਾ,

ਸਹੀ ਗੱਲ ਹੈ ਯਾਰ app ਯਾਰ ਹਰ ਤਰ੍ਹਾਂ ਲਈ use ਹੁੰਦਾ ਹੈ ਠੀਕ ਹੈ ਪੜ੍ਹਾਈ ਲਈਏ entertainment ਲਈਏ ਯਾਰ ਹਮ ਹਾਂ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਦੇਖ ਲਾ ਯਾਰ, ਹਾਂ ਕੋਈ ਨੀ ਹਮ

ਸ਼ੁਰੂ ਤੇ ਜੀ ਸਾਡੇ ਘਰ ਮਤਲਬ ਮੇਰੀ ਮੰਮੀ ਹੋਗੀ ਊ ਬਹਿਣਾ ਦਾ ਸਾਥ ਦੇਂਦੀ ਹੈ ਡੱਡੀ ਮੇਰਾ ਸਾਥ ਦਿੰਦਾ ਹੈਂ ਤੇ ਇੱਦਾ -ਇੱਦਾ, ਚਲਦੇ -ਚਲਦੇ ਮੇਰੀ ਬਹਿਣ ਦਾ ਵਿਆਹ ਹੋ ਗਿਆ ਸੀ ਮਤਲਬ ਮੇਰੀ ਬਹਿਣ ਦਾ ਵਿਆਹ ਹੋਇਆ ਆਉਂਦੇ ਬਾਦ ਮੇਰੀ ਬਹਿਣ ਦਾ ਵਿਆਹ ਹੋਇਆ ਆਉਂਦੇ ਬਾਦ ਮੇਨੂ ਬੇਦਖ਼ਲ ਕਰਤਾ ਘਰਦਿਆਂ ਨੇ ਕਿਉਂਕਿ ਮੈਂ ਨਸ਼ਾ ਬਹੁਤ ਕਰਦਾ ਸੀ ਤੇ ਇਕ ਨਸ਼ਾ ਬਹੁਤ ਕਰਦਾ ਸੀਗਾ ਤੇ ਮਤਲਬ ਇਕ ਗ਼ਲਤ ਕਾਮ ਬਹੁਤ ਕਰਦਾ ਸੀਗਾ ਮੈਂ ਬੇਦਖ਼ਲ ਕਰਤਾ ਮੇਰੇ ਘਰਦਿਆਂ ਨੇ ਮੇਨੂ ਫੇਰ ਮੈਂ ਮਤਲਬ ਜਲੰਧਰ ਰਹਿੰਦਾ ਹੋਣ ਮੈਂ ਜਲੰਧਰ ਰਹਿੰਦਾ ਪਈਆਂ ਇਸ ਟਾਈਮ ਮਈ ਘਰ ਕੋਲ ਜਾਂਦਾ ਨਾ ਤੇ ਮੇਨੂ ਇੰਨੀ ਭੈੜੀ ਯਾਦ ਆਉਂਦੀ ਹੈ ਮੇਨੂ ਮੰਮੀ ਦੀ ਹੋਣ ਮੇਰੇ ਘਰੇ ਦੋ ਬਹਿਣਾ ਨੇ ਦੋਨੋ ਕਾਮ ਕਰਦਿਆਂ ਨੇ ਤੇ ਇਕ ਦਾ ਵਿਆਹ ਹੋ ਗਿਆ ਤੇ ਜੀਦਾ ਵਿਆਹ ਹੋਇਆ ਆ ਆਉਂਦਾ ਨਾਂ ਕਾਜਲ ਹੈਂ ਠੀਕ ਨੀ ਔ ਬੀਚਾਰੀ ਮੇਨੂ ਰੋਜ ਫੋਨ ਕਰਦੀ ਹੈ ਮਈ ਆਉਂਦਾ ਫੋਨ ਨੀ ਚਾਕ ਪਾਉਂਦਾ ਕਿਸ ਚੱਕਰ ਚੇ ਨਸ਼ੇ ਦੇ ਚੱਕਰ ਚੇ ਆ ਨਸ਼ਾ ਸਾਲੀ ਇੰਨੀ ਗੰਦੀ ਚੀਜ਼ ਹੈਂ ਨਾ ਨਾ ਆਪਣੀ ਨਾਲ ਰਹਿਣ ਦਿੰਦੀ ਹੈ ਨਾ ਆਪਣੇ ਯਾਰਾ ਦੋਸਤਾਂ ਨਾਲ ਰਹਿਣ ਦਿੰਦੀ ਹੈ ਆ ਮਈ ਤੁਹਨੂੰ ਪਹਿਲਾ ਵੀ ਗੱਲ ਦੱਸੀ ਹੈ ਆਪਣੀ ਸਹੇਲੀ ਦੀ ਦੱਸੀ ਸੀ ਕੇ ਨੀ ਮੇਨੂ ਨਸ਼ੇ ਕਰਕੇ ਸਹੇਲੀ ਛੱਡ ਕੇ ਗਈ ਹੈ ਆਹੀ ਚੱਕਰ ਕਰਕੇ ਮੇਨੂ ਆਹੀ ਨਸ਼ੇ ਕਰਕੇ ਸਬ ਕੁਛ ਹੋਇਆ ਹੈ ਜੀ ਤੁਹਾਨੂੰ ਸਾਚੀ ਗੱਲ ਦੱਸਿਆ ਬਹੁਤ ਹੀ ਮੇਨੂ ਨਾ ਹੋਣ ਵੀ ਛੱਡ ਨੀ ਹੁੰਦਾ ਨਸ਼ਾ ਮੈਂ ਜਾ ਆਇਆ ਦ ਵਾਈ ਖਾਣਾ ਪਤਾ ਨੀ ਜੀ ਫੇਰ ਭੀ ਛੱਡ ਨੀ ਹੁੰਦਾ ਜੀ ਕੱਲਾ ਹੁੰਦਾ ਤੇ ਬੇਚੈਨੀ ਹੁੰਦੀ ਜੀ ਮੇਨੂ

ਜੋ ਤੂੰ ਕਹੇਗਾ ਊ ਸਬ ਕੁਛ ਕਰਾਂਗੇ ਬੱਸ ਤੂੰ ਨਸ਼ਾ ਛੱਡ ਦੇ ਮੈ ਨਸ਼ਾ ਨੀ ਛੱਡ ਸਕਿਆ ਹੁਣ ਤਕ ਨੀ ਛੱਡ ਸਕਿਆ ਨਸ਼ਾ ਸਿਰਫ ਇਕ ਨਸ਼ਾ ਹੋਣ ਭੀ ਮੇਰਾ ਬਹਿਣਾ ਮੇਨੂ ਕਹਿੰਦਿਆਂ ਫੋਨ ਫੋਨ ਭੀ ਚੋਰੀ ਚੋਰੀ ਕਰਦਿਆਂ ਆ ਮੰਮੀ ਤੂ ਕਿਉਕਿ ਮੰਮੀ ਮੇਰੀ ਜਮਾ ਨੀ ਬੁਲਾਂਦੀ ਮੇਨੂ ਹੁਣ ਵੀ ਮੰਮੀ ਮੇਰੀ ਜਮਾ ਹੀ ਜਮਾ ਹੀ ਬਹਿਣਾ ਨੂੰ ਬੰਦ ਕਰਿਆ ਹੈ ਕਿ ਸੰਜੇ ਨੂੰ ਫੋਨ ਨੀ ਕਰਨਾ ਊ ਵਿਚਾਰੀ ਫੇਰ ਭੀ ਮੰਮੀ ਤੋਂ ਗੱਲਾਂ ਖ਼ਾਂ ਕੇ ਮੇਨੂ ਫੋਨ ਕਰਦੀ ਹੈ ਕਿ ਨੀ ਭਰਾ ਹੈ ਸਾਡਾ ਇਕ ਹੀ ਭਰਾ ਹੈ ਕੱਲਾ ਕੱਲਾ ਮੁੰਡਾ ਹੈ ਮੈ ਮੇਰੇ ਨਾਲ ਗੱਲ ਕਰਨੀ ਹੀ ਕਰਨੀ ਹੈ ਉਹ ਵਿਚਾਰਿਆ ਤਾਂ ਵੀ ਮੇਨੂ ਤਾਂ ਵੀ ਮੇਨੂ ਫੋਨ ਕਰਦਿਆਂ ਗੱਲ ਕਰਦਿਆਂ ਕਿ ਹੈ ਵੀ ਸੰਜੇ ਤੂੰ ਠੀਕ ਹੈ ਪੈਸੇ ਪੂਸੇ ਦੀ ਲੋਡ ਹੁੰਦੀ ਹੈ ਬਹਿਣਾ ਨੂੰ ਭਰਾ ਨੇ ਪੈਸੇ ਦੇਣੇ ਚਾਹੀਦੇ ਹੈ ਤੇ ਮੇਰਾ ਉਲਟਾ ਹੈ ਮਈ ਬਹਿਣਾ ਤੂ ਮੰਗਦਾ ਇਰਾਦਾ ਹਾਂ

ਲੇਕਿਨ ਉਲਟਾ ਹੀ ਹੈ ਜੀ ਇੱਧਰ ਡੱਡੀ ਮੇਨੂ ਕਾਮਾ ਕੇ ਖਿਲਾ ਰਹੀਆਂ ਹੈ ਤੇ ਓਹਦੀ ਚਾਰਸੋ -ਪੰਚਸੋ ਰੁਪਿਆ ਤਿਹਾੜੀ ਹੋਣੀ ਆ ਡੱਡੀ ਮੇਰੇ ਦੀ ਠੀਕ ਨੀ ਇਨਾਕ ਤੇ ਮਈ ਖਾ ਜਾਂਦਾ ਹਾਜ਼ਰ ਰੁਪਿਆ ਦਾ ਤਾ ਮਈ ਨਸ਼ਾ ਕਰ ਜਾਂਦਾ ਓਹਨੂੰ ਬੀਚਾਰੇ ਨੂੰ ਕਿ ਬਚਦਾ ਹੈ ਉਹ ਫੇਰ ਭੀ ਮੇਹਣੁ ਆਹੀ ਕਹਿ ਜਾਂਦਾ ਹੈ ਕਿ ਪੁੱਤ ਮੇਨੂ ਤੂੰ ਚਾਹੀਦਾ ਹੈ ਤੂੰ ਸਹੀ ਚਾਹੀਦਾ ਹੈ ਇਕ ਬਾਰੀ ਸਹੀ ਹੋ ਜਾ ਵੇਖੀ ਆਪਾ ਆ ਕਾਰਦਾਗੇ ਉਹ ਕਾਰਦਾਂਗੇ ਮਈ ਨਸ਼ਾ ਕਰਕੇ ਕਹਿ ਤਾਂ ਦਿੰਨਾ ਕਿ ਹੈ ਡੱਡੀ ਹੂ ਜੂੰਗਾ ਸਹੀ ਟੀ ਤੋਰ ਛੇ ਹੋਂਦ ਹੈ ਫੇਰ ਮੈ ਨੀ ਕਰਦਾ ਇਹ ਹ ਉਹ ਹ ਤੇ ਤੋਰ ਜਾਂਦਾ ਘਰੋਂ ਸਿਰਫ ਨਸ਼ੇ ਦੇ ਚੱਕਰ ਛੇ ਜੀ ਸਿਰਫ ਨਸ਼ੇ ਦੇ ਚੱਕਰ ਛੇ ਜੀ ਮੇਨੂ ਬਹੁਤ ਊ ਹੁੰਦਾ ਹੈ ਜੀ ਕਿ ਰਬ ਕਰੇ ਇਕ ਬਾਰ ਨਸ਼ਾ ਛੁਟ ਜੇ ਨਾ ਆ ਮੇਰਾ ਤਾਂ ਸਬ ਕੁਛ ਸਹੀ ਹੋ ਜੁਗ ਜੀ ਬਹੁਤ ਯਾਰਾ ਨੇ ਸਮਝਾ ਲਿਆ ਮੈ ਬਹੁਤ ਕੁਛ ਖੋ ਲਿਆ ਜੀ ਨਸ਼ੇ ਦੇ ਕਰਕੇ ਹੋਣ ਵੀ ਮੇਰੇ ਘਰਦਿਆਂ ਤੋਂ ਮੇਰਾ ਡੱਡੀ ਸਾਥ ਡੇਰਾ ਹੈ ਮੇਰਾ ਹੋਣ ਤਕ ਜਿਸ ਦਿਨ ਮੇਰੇ ਡੈਡੀ ਨੇ ਮੇਰਾ ਸਾਥ ਦੇਣਾ ਬੰਦ ਕਰ ਦੀਆ ਨਾ ਉਸ ਦਿਨ ਸਬ ਕੁਛ ਖਤਮ ਹੋ ਜੁਗ ਸਬ ਕੁਛ ਹੀ ਖਤਮ ਹੋਜੂਗਾ ਜੇ ਮੇਰੇ ਡੈਡੀ ਨੇ ਸਾਥ ਦੇਣਾ ਬੰਦ ਕਰ ਦੀਆ ਸਿਰਫ ਇਕ ਡੈਡੀ ਹੀ ਹ ਮੇਰਾ ਜੇਦਾ ਸਾਥ ਦੇਈ ਜਾਂਦਾ ਹੈ ਹੋਰ ਕੋਈ ਨੀ ਸਾਥ ਦਿੰਦਾ ਮੇਰਾ ਕੋਈ ਭੀ ਮਾਤਾ ਭੀ ਨੀ ਬਹਿਣਾ ਬੀਚਾਰਿਆ ਦੇਈ ਜਾਂਦੀ ਹੈ ਸਾਥ ਊ ਭੀ ਚੋਰੀ ਚੋਰੀ ਮੈਂ ਕਦੇ ਮੰਗ ਲੈ ਪੰਜਸੋ ਤੇ ਕਦੇ ਮੰਗ ਲੈ ਹਜ਼ਾਰ ਉਹ ਵਿਚਾਰਿਆ ਮਿੰਟ ਛੇ ਪਾ ਦਿੰਦੀ ਹੈ ਉਹਨਾਂ ਕੋਲ ਹੋਵੇ ਨਾ ਹੋਵੇ ਅਗਲੀ ਕਿੱਸੇ ਫ਼੍ਰੇੰਡ੍ਸ ਕੋਲੋਂ ਫੜ ਕੇ ਪਾ ਹੀ ਦਿੰਦੀ ਹੈ ਕਿ ਜਿੰਨੇ ਪੈਸੇ ਮੰਗੇ ਹੈ ਪਾਣੇ ਪੈਣੇ ਆ ਇੰਨਾ ਬੁਰਾ ਹਾਲ ਹੋਇਆ ਪਾਇਆ ਹੈ ਮੇਰਾ ਮੈਂ ਤੁਹਾਨੂੰ ਸਾਚੀ ਗੱਲ ਦੱਸਿਆ ਜੀ ਬਹੁਤ ਹੀ ਜ਼ਿਆਦਾ ਉਹ ਹੋਇਆ ਹੈ ਜੀ ਪਤਾ ਨੀ ਮਈ ਕਯਾ ਕਯਾ ਅਹ ਕਯਾ ਕਯਾ ਬੇਛਤਾ ਜੀ ਆਪਣੇ ਘਰੇ ਜੋ ਭੀ ਸੀਗਾ ਘਰ ਦਾ ਸਮਾਣ ਸਾਰਾ ਕੁਛ ਬੇਛਤਾ ਚਾਰ ਪੰਜ ਫੋਨ ਬੇਚਤੇ ਚਾਂਦੀ ਦੀ ਚਾਈਨਾ ਬਣਵਾਈ ਸੀ ਘਰ ਦਿਆਂ ਨੇ ਉਹ ਬੇਚਤੀਆਂ ਬਹੁਤ ਹੀ ਕੁਛ ਸਬ ਕੁਛ ਹੀ ਬੇਛਤਾ ਘਰੋਂ ਮੈਂ ਕਿਹਾ ਆ ਲਾਇਲੋ

ਜੇ ਬੰਦਾ ਵਿਆਹ ਕਰਾ ਲੈ ਤਾਂ ਕੁੜੀ ਬਚਾਅ ਭੀ ਜਾਂਦੀ ਹੈ ਜੇ ਵਿਆਹ ਨਾ ਕਰਾਏ ਤਾਂ ਕੁੜੀ ਮਰਵਾ ਵੀ ਜਾਂਦੀ ਹੈ ਓਹ੍ਹੋਇ ਸਿਸਟਮ ਮੇਰੇ ਨਾਲ ਹੋਇਆ ਹੈ ਵਿਆਹ ਮੇਨੂ ਪਤਾ ਹੈ ਆਉਦਾ ਮੇਰੇ ਨਾਲ ਹੋਣਾ ਨਿਗ੍ਹਾ ਕਿਉਂਕਿ ਉਹ ਜੱਟਾ ਦੀ ਕੁੜੀ ਹੈ ਠੀਕ ਹੈ ਤੇ ਆਉਂਦੇ ਘਰਦਿਆਂ ਨੇ ਨੀ ਮਨ ਨਾ ਸੀਗਾ ਤੇਰਾ ਨਾ ਆਉਣੇ ਮਨਾਣਾ ਸੀਗਾ ਉਹ ਪਹਿਲੇ ਹੀ ਪੈਰ ਪਿਛੇ ਹੱਟ ਗਈ ਘਰਦਿਆਂ ਤਕ ਤਾਂ ਗੱਲ ਹੀ ਨਈ ਗਈ ਸੀ ਬਾਕੀ ਆਉਂਦੇ ਸਾਰੇ ਟੱਬਰ ਨੂੰ ਪਤਾ ਸੀਗਾ ਮੇਰੇ ਬਾਰੇ ਕਿ ਮੈਂ ਓਹਨੂੰ ਪਿਆਰ ਕਰਦਾ ਹੈ ਤੇ ਸਾਡੀ ਗੱਲ ਬਾਤ ਚਾਲ ਰਹੀ ਹੈ ਪਾਜ ਸਾਲ ਦਾ ਸੀਗਾ ਠੀਕ ਨੀ ਸਾਰੇ ਟੱਬਰ ਨੂੰ ਪਤਾ ਸੀ ਮੇਰੇ ਬਾਰੇ ਭੀ ਹੈ ਭੀ ਉਹ ਕੁੜੀ ਨੂੰ ਪਿਆਰ ਕਰਦਾ ਹੈ ਭੀ ਮਈ ਉਹਨੂੰ ਪਿਆਰ ਕਰਦਾ ਹਾਂ ਭੀ ਉਂਦੇ ਭੈਣ ਉਂਦੇ ਭਾਈ ਉਂਦੇ ਘਰੇ ਤਕ ਜਾਂਦਾ ਸੀਗਾ ਓਹਨੂੰ ਮਿਲਣ ਉਂਦੇ ਘਰੇ ਕੋਈ ਨੀ ਨਾ ਹੁੰਦਾ ਸੀਈ ਤੇ ਮੈਨੂੰ ਬੁਲਾ ਲੈਂਦੀ ਸੀ ਆਪਣੇ ਘਰੇ ਉਂਦੇ ਆਂਢ ਗੁਆਂਢ ਆਲੇ ਦਿਹਾੜੇ ਸੀਗੇ ਕਿ ਹੈ ਵੀ ਮੁੰਡਾ ਭੀ ਹਾਂ ਭੀ ਮੁੰਡਾ ਕੋਈ ਬਗਾਨੇ ਪਿੰਡ ਆਲਾ ਹੈ ਆਪਣੇ ਪਿੰਡ ਨੀ ਹੈ ਕਿ ਇਹ ਮੁੰਡਾ ਆਪਣੇ ਪਿੰਡ ਛੇ ਕਰ ਕਿ ਰਿਆਂ ਹੈ ਸਾਰੇ ਆਮ ਘਰੇ ਵੜਦਾ ਸੀਗਾ ਓਹਦੇ ਓਹਦਾ ਭਾਈ ਚਾਹ ਲੈਕੇ ਔਬਦਾ ਸੀਗਾ ਮੇਰੇ ਵਾਸਤੇ ਸਬ ਕੁਛ ਲੈਕੇ ਆਂਦਾ ਸੀਗਾ ਮੇਰੇ ਵਾਸਤੇ ਓਹਦਾ ਸਾਗਾ ਭਰਾ ਨਾਲੇ ਮੇਰੇ ਤੋਂ ਦੋ ਸਾਲ ਛੋਟਾ ਹੋਣਾ ਨਹੀਂ ਕਿਦਾ ਦਾ ਭਰਾ ਦੇਖ ਲੈਂਦਾ ਹੈ ਕਿ ਆ ਮੇਰੀ ਬੇਹਂ ਨਾਲ ਸੈੱਟ ਹੈ ਠੀਕ ਨੀ

ਸਬ ਕੁਛ ਹੁੰਦਾ ਸੀਗਾ ਤੇ ਮਈ ਆਪਣਾ ਕਾਮ ਕਰਕੇ ਚਾਲੂ ਬਾਹਰ ਫੇਰ ਓਹਨੇ ਬੁਲਾਣਾ ਕੋਈ ਆਹੂ ਜਿਯਾ ਹੋਟਲ ਨੀ ਕੋਈ ਏਹੋ ਜਿਯਾ ਨੀ ਜੇਦੀ ਮੈਂ ਛਾਡਿ ਹੁਵੇ ਮੇਰੇ ਯਾਰ ਦੋਸਤ ਨਾਲ ਜਾਂਦੇ ਸੀਗੇ ਮੇਰੇ ਹੋਰ ਦੱਸੋ ਭੀ ਭਾਭੀ ਨੂੰ ਛੱਡਣ ਚੱਲੇ ਆ ਮੈਂ ਮੇਰੇ ਯਾਰ ਦੋਸਤ ਇੰਨੇ ਵੱਡੀਆਂ ਸੀਗੇ ਨਾ ਜੇਦੇ ਮੇਰੇ ਨਾਲ ਰਹਿੰਦੇ ਆ ਮੁੰਡੇ ਕਦੇ ਉਹਨੇ ਕਦੇ ਓਹਨਾ ਨੂੰ ਗ਼ਲਤ ਨੀ ਦੇਖਿਆ ਲੇਕਿਨ ਸਾਰੇ ਮੇਨੂ ਇਕ ਗੱਲ ਸਮਝਾਂਦੇ ਰਾਏ ਕਿ ਤੂੰ ਉਸ ਕੁੜੀ ਦਾ ਸਾਥ ਛੱਡ ਦੇ ਇਕ ਰਾਧਿਕਾ ਹੀ ਸਿਗਗੀ ਜੇਦੀ ਕੁੜੀ ਤੇਰਾ ਕਰਦੀ ਸੀਗੀ ਦਿਲੋਂ ਉਹ ਕੁੜੀ ਸੀਗੀ ਕਿ ਚਾਰ ਮੁੰਡਿਆਂ ਦੇ ਸਾਮਣੇ ਆਖ ਚਾਕ ਕੇ ਨੀ ਦੇਖਦੀ ਸੀਗੀ ਓਰ ਆ ਚਾਰ ਮੁੰਡਿਆਂ ਨੂੰ ਆਖ ਚਾਕ ਕੇ ਐਵੇ ਦੇਖਦੀ ਆ ਨਾਲੇ ਸਾਰੇ ਮੁੰਡਿਆਂ ਨੂੰ ਹੱਥ ਮਿਲਾ ਕ ਪੁੱਛਦੀ ਹੈ ਕਿ ਹੈ ਕਿਹਵੇ ਹੋ ਓਰ ਊ ਕੁੜੀ ਜਦੋ ਮਿਲਣ ਆਉਂਦੀ ਸੀਗੀ ਤੇ ਅੱਸੀ ਸਾਰੇ ਨਾਲ ਖੇਡ ਹੋਂਦੇ ਸੀਗੇ ਤੇ ਅੱਖ ਨੀ ਚਕਦੀ ਸੀਗੀ ਉਹ ਕੁੜੀ ਸੀਗੀ ਓਹਨੂੰ ਕਹਿੰਦੇ ਆ ਕੁੜੀ ਕਿ ਜੇਦੀ ਹੈ ਚਾਰਵ ਮੁੰਡਿਆਂ ਛੇ ਆਖ ਨੀ ਚਕਦੀ ਓਹਨੂੰ ਕਹਿੰਦੇ ਆ ਕੁੜੀ ਓਰ ਕੁੜੀ ਹੈ ਕੋਈ ਓਰ ਇੱਦਾ ਦੇ ਮੇਰੇ ਯਾਰ ਦੋਸਤ ਕਹਿੰਦੇ ਸੀਗੇ ਓਰ ਮਈ ਯਾਰ ਦੋਸਤ ਨੂੰ ਫੁੱਦੂ ਗਿਣਦਾ ਸੀਗਾ ਓਇੱਸ ਹੋਣ ਊ ਹੱਸਦੇ ਆ ਮੇਰੇ ਯਾਰ ਦੋਸਤ ਭੀ ਹੈ ਲੱਗ ਗਯਾ ਪਤਾ ਉਨ੍ਹਾਂ ਦਾ ਫੋਨ ਨੀ ਚੱਕਦਾ ਮੈਂ ਦ੍ਰ੍ਰ ਦੇ ਮਾਰੇ ਭੀ ਏਹੋ ਜੀ ਕੋਈ ਗੱਲ ਨਾ ਕਹਿ ਦੇਣ ਕਿਇਕੀ ਮੇਨੂ ਰੋਣਾ ਆਂਦਾ ਹੈ ਯਾਰ ਮੇਰਾ ਪਿਆਰ ਸੀਗਾ ਹੋਣ ਵੀ ਮਈ ਪਿਆਰ ਕਰਦਾ ਇੱਦਾ ਦੀ ਗੱਲ ਨੀ ਕਿ ਮੈਨੂੰ ਛੱਡ ਕ ਗਈ ਹੈ ਦੋਖ ਦੇਕੇ ਗਈ ਹੈ ਕਿ ਕਿਸੇ ਹੋਰ ਨਾਲ ਸੈੱਟ ਹੈ ਮੇਰੇ ਯਾਰ ਦੋਸਤ ਨਾਲ ਸੈੱਟ ਹੈ ਲੇਕਿਨ ਹੋਣ ਵੀ ਮਈ ਪਿਆਰ ਕਰਦਾ ਹਾਂ ਓਹਨੂੰ ਹੋਣ ਵੀ ਮੇਰੇ ਦਿਲ ਛੇ ਹੈਗਾ ਭੀ ਹੈ ਓਹਦਾ ਬੇਹਨਚੋਦ ਜੇੜਾ ਹੈਗਾ ਨਾ ਹਮ ਸਾਰੀ ਗੱਲ ਕੱਢੀ ਗਈ ਤੁਹਾਨੂੰ ਮੈਂ ਠੀਕ ਨੀ ਓਹਦਾ ਜੇਦਾ ਯਾਰ ਦੋਸਤ ਮਤਲਬ ਜੇੜਾ ਹੈਗਾ ਹੈ ਨਾ ਇਸ ਮਤਲਬ ਯਾਰ ਦੋਸਤ ਹੀ ਹੈ ਜੀ ਮੇਰਾ ਨੱਥਾ ਨੱਥਾ ਨਾਮ ਹੈ ਜੀ ਓਹਦਾ ਉਹਦੇ ਨਾਲ ਮੇਰੀ ਲੜਾਈ ਚਾਲ ਰਹੀ ਹੈ ਜੀ ਉਸ ਮੁੰਡੇ ਕਰਕੇ ਨਾ ਅਮ ਉਹਦੇ ਮੁੰਡੇ ਕਰਕੇ ਨਾ ਗੱਲ ਬਾਤ ਨਿਸੀ ਤੁਹਾਨੂੰ ਸਿਧਿ ਗੱਲ ਦੱਸਿਆ ਜੀ ਮੈਂ ਉਹ ਮੁੰਡਾ ਨਾ ਮੇਰੇ ਸਿਰ ਤੇ ਨਸ਼ਾ ਕਰਦਾ ਸੀਗਾ ਮੇਰੇ ਸਰ ਤੇ ਖਾਂਦਾ ਪਿੰਡ ਸੀਗਾ ਜਿਸ ਦਿਨ ਮੇਹਣੁ ਪਤਾ ਲੱਗਿਆ ਨਾ ਕਿ ਅਮ ਕਿ ਮਤਲਬ ਦੀ ਗੱਲ ਸੀਗੀ ਊ ਇਕ ਤਾਰੀਕ ਦਿਲ ਗੱਲ ਸੀਗੀ ਉਹ ਉਹ ਕੁੜੀ ਨਾ ਮਿੱਚਯਾਲੀ ਛੇ ਮਿਲੀ ਸੀਗੀ ਮੇਨੂ ਤੇ ਮਈ ਉਹਨੂੰ ਕੀਆ ਭੀ ਹੈ ਭੀ ਕਯਾ ਚੱਕਰ ਹੈ ਓਰ ਫੇਰ ਮੈਂ ਵੇਖਿਆ ਨਾ ਕਿ ਅੱਗੋਂ ਉਹ ਆਰੀਆ ਹੈ ਇਹਨੂੰ ਮਿਲਣ ਨੂੰ ਮਈ ਵੇਖ ਕੇ ਰੋਂ ਲਾਗਯਾ ਤੇ ਮੈਂ ਹੱਥ ਛੇ ਹੱਥ ਫਾਦਯਾ ਦੂਵਾ ਦਾ ਤੇ ਕਿਹਾ ਕਿ ਰਹੋ ਇਕੱਠੇ ਸਿੱਦੀ ਜੇਦੀ ਗੱਲ ਹੈ ਓਰ ਨੱਥਾ ਪਤਾ ਮੇਨੂ ਕਿ ਕਹਿਣਾ ਕਿ ਹੈ ਸੰਜੇ ਤੂੰ ਕਹਿੰਦਾ ਹੈ ਤਾਂ ਮਈ ਛੱਡ ਦਿੰਦਾ ਹੈ ਅੰਨੁ ਕਹਿੰਦਾ ਤੇਰੇ ਤੇ ਉੱਪਰ ਨੀ ਹੈ

ਕਹਿੰਦਾ ਇਹ ਸਹੀ ਨੀ ਹੈ ਉਹ ਕੁੜੀ ਹੈ ਕੁੜੀ ਦਿ ਕੋਈ ਇੱਜ਼ਤ ਹੁੰਦੀ ਹੈ ਤੂੰ ਉਂਦੇ ਘਰੇ ਜਾਕੇ ਓਹਨੂੰ ਕੁੱਟਦਾ ਪਾਇਆ ਹੈ ਮਈ ਕਿਹਾ ਕਿ ਮੈਂ ਤਾ ਹੋਣ ਵੀ ਜਾਊਂਗਾ ਤੂੰ ਰੋਕ ਲੈ ਉਹ ਮੇਰੇ ਨਾਲ ਲਾਡਾਂ ਨੂੰ ਫਿਰਦਾ ਮਈ ਕਹਿਗਾ ਤੂੰ ਲਾਡ ਲੈ ਤੈਨੂੰ ਜਿਥ੍ਹੇ ਲੜਨਾ ਹੈ ਮਈ ਕਿਹਾ ਜੇ ਤੂੰ ਕੁੜੀ ਨੂੰ ਗਾਲਾਂ ਕੱਦ ਦੇ ਜਾ ਮੇਰੇ ਨਾਲ ਲਾਡ ਲੈ ਮਈ ਕਿਹਾ ਕੁੜੀ ਨੂੰ ਨਾ ਵਿਚੇ ਲੈਕੇ ਆ ਮੈਂ ਕਿਹਾ ਤੂੰ ਨਕੁੜੀ ਨੂੰ ਬਾਹਰ ਕੱਦ ਤੂੰ ਮੇਰੇ ਨਾਲ ਲੜਨਾ ਹੈ ਲੱੜ ਲੈ ਮੇਨੂ ਕਹਿ ਗਿਆ ਕਿ ਸੰਜੇ ਇਹਦਾ ਨੀ ਹੁੰਦਾ ਓਹਦਾ ਨੀ ਹੁੰਦਾ ਮੈਂ ਓਹਨੂੰ ਹੀ ਕਰਤਾ ਮਈ ਕਯਾ ਤੇਰੀ ਕਿਛੁ ਕਿਛੁ ਨੀ ਸੁਣੀਂਦੀ ਤੈਨੂੰ ਜਿਥ੍ਹੇ ਮਿਲਣਾ ਹੋਵੇ ਮਿਲ ਲਾਇ ਮੈਂ ਕਿਹਾ ਯਾਦ ਅੰਨੁ ਛੱਡ ਕੇ ਤੂੰ ਬਾਹਰ ਕਿਥ੍ਹੇ ਭੀ ਮਿਲ ਲਾਇ ਫੇਰ ਮੈਨੂੰ ਇਕ ਦਿਨ ਟੱਕਰ ਗਯਾ ਏਥ੍ਹੇ ਹੀ ਮਾਰਕੀਟ ਛੇ ਤੇ ਕਹਿੰਦਾ ਹੈ ਵੀ ਸੰਜੇ ਦਾਰੂ ਪਿੱਟੀ ਹੋਈ ਸੀ ਓਹਨੇ ਮਈ ਵੀ ਦਾਰੂ ਪਿੱਟੀ ਹੋਇ ਸੀ ਉੱਪਰੋਂ ਕਹਿੰਦਾ ਹੈ ਵੀ ਸੰਜੇ ਤੂੰ ਉਂਦੇ ਘਰੇ ਗਯਾ ਇਹਹੈ ਉਹ ਹੈ ਕਿਦਾ ਹੀ ਛੇੜ ਲਿਆ ਅੰਨੁ ਜਿਵੇ ਪਤਾ ਨੀ ਕੀੜੀ ਗੱਲ ਹੈ ਨਿੱਬੜ ਭੀ ਗਈ ਸੀ ਗੱਲ ਉਹ ਓਹਦਾ ਕੋਈ ਮੂੰਹ ਨਾਲ ਮੱਥਾ ਗਲਦਾ ਹੈ ਭਾਈ ਸੰਜੇ ਹੈ ਭਾਈ ਕਿ ਗੱਲ ਹੋਈਂ ਕਿ ਤੂੰ ਓਹਦੇ ਘਰੇ ਕਯੋ ਗਿਆ ਤੂੰ ਇਹ ਹੈ ਉਹ ਹੈ ਤੈਨੂੰ ਪਤਾ ਨੀ ਲੱਗਦਾ ਕਿ ਉਹ ਸਹੇਲੀ ਹੈ ਹੋਣ ਮੇਰੀ ਤੇਰੀ ਪਹਿਲਾ ਸੀਗੀ ਆਹ ਜਦ ਉਹ ਮੇਰੀ ਸੀ ਉਹ ਮੇਰੀ ਹੈ ਜਦ ਤੇਰੈ ਸੀ

ਵੀ ਛੱਡੋ ਛੱਡੋ ਤੁਸੀ ਜਵਾਕ ਹੂਕੇ ਲੜਦੇ ਹੋ ਉਹ ਵੀ ਕੁੜੀ ਪਿੱਛੇ ਲਾਡ ਰਾਏ ਹੋ ਊਧਰੂ ਗੱਲ ਨਿੱਬੜੀ ਮੇਨੂ ਗੁੱਸਾ ਆ ਗਯਾ ਮੈਂ ਕਿਹਾ ਕਿ ਹੋਣ ਤੇਰੀ ਵੀ ਉਹ ਕਰੂੰਗਾ ਤੇ ਉਹਦੀ ਵੀ ਭਾਈ ਇੱਦਾ ਕਹਿਣ ਲਾਗਯਾ ਤੇ ਰੋਣ ਲਾਗਯਾ ਫੋਨ ਤੇ

ਮੈਂ ਕਾਯਾ ਹਾਂ ਭੀ ਹੈ ਕੁੜੀ ਦੀ ਇੱਜ਼ਤ ਰੁਲ੍ਹ ਗਈ ਏਹ੍ਹ ਹੋਊਂਗਾ ਫੇਰ ਭੀ ਫੇਰ ਭੀ ਮੇਰੇ ਦਿਲ ਤੇ ਰਹਿਮ ਆ ਗਿਆ ਮਈ ਕੀਆ ਛੱਡ ਯਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਵਾਰੀ ਫਿਰ ਆਏ ਹਾਂ online ਤੇ ਅੱਜ ਆਪਣਾ topic ਹੈ ਗੱਲ ਕਰਨ ਦਾ mental health ਕਿ ਵੀ ਅੱਜ ਕੱਲ੍ਹ ਮੈਂ ਦੇਖ ਰਿਹਾਂ ਕਿ ਬਹੁਤ ਜ਼ਿਆਦਾ ਲੋਕ attempt to suicide ਕਰ ਰਹੇ ਨੇ, ਬਹੁਤ ਜ਼ਿਆਦਾ depression ਰਹਿੰਦੇ ਨੇ, ਤਾਂ ਆਪਾਂ ਅੱਜ ਉਹਨਾਂ ਚੀਜ਼ਾਂ ਬਾਰੇ ਹੀ ਗੱਲ ਕਰਾਂਗੇ ਕਿ ਇਹਨਾਂ ਦਾ ਕਿਆ cause ਹੈ ਕਿਆ ਕਾਰਨ ਹੈ ਇਹਨਾਂ ਚੀਜ਼ਾਂ ਦਾ, ਕਿਉਂ ਲੋਕਾਂ ਦੀ mental health ਖ਼ਰਾਬ ਹੋ ਰਹੀ ਹੈ, ਕਿਵੇਂ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ, ਕਿਉਂ ਲੋਕ ਜ਼ਿਆਦਾ depression ਵਿੱਚ ਰਹਿੰਦੇ ਨੇ, ਕੀ ਕੁਛ ਆਪਾਂ ਨੂੰ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਸਭ ਦੇ ਉੱਪਰ ਅੱਜ ਇੱਕ ਚਰਚਾ ਆਪਾਂ ਕਰਾਂਗੇ, ਇਸ ਚਰਚਾ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਮੇਰੇੇ ਵੀ ਕਾਰਤਿਕ ਜੀ, ਤੇ ਜੋ ਆਪਾਂ ਨੂੰ ਅੱਜ ਪੂਰਾ ਇਹਦੇ ਬਾਰੇ ਦੱਸਣਗੇ ਕਿ ਕਿੱਦਾਂ ਹੁੰਦਾ ਹੈ, ਕਿੱਦਾਂ ਨਹੀਂ, ਕਿਆ ਚੀਜ਼ ਕਰਨੀ ਚਾਹੀਦੀ ਹੈ, Mandatory steps ਆਪਾਂ ਨੂੰ ਕੀ ਲੈਣੇ ਚਾਹੀਦੇ ਨੇ, ਕਿੱਦਾਂ ਆਪਾਂ ਬਚ ਸਕਦੇ ਹਾਂ ਉਹ ਸਭ ਚੀਜ਼ਾਂ ਦੇ ਉੱਪਰ ਆਪਣੇ ਇੱਥੇ ਚਰਚਾ ਕਰਾਂਗੇ, ਤਾਂ ਅਗਲਾ ਰੁੱਖ ਕਰਦੇ ਹਾਂ ਆਪਾਂ ਕਾਰਤਿਕ ਜੀ ਦਾ ਤਾਂ ਜੋ ਉਹ ਆਪਾਂ ਨੂੰ ਚੰਗੀ ਤਰ੍ਹਾਂ ਦੱਸ ਸਕਣ। Thank you so much ਧੀਰਜ for inviting me here so ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੀ ਜਿਹੜੀ ਪੀੜ੍ਹੀ ਦੀ ਗੱਲ ਕਰਨਾ ਚਾਹੁਨਾ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ mental stress ਤੋਂ ਬਹੁਤ ਜ਼ਿਆਦਾ ਗੂਜ ਰਹੀ ਹੈ,